ਬਾਬਾ ਸਾਹਿਬ ਅੰਬੇਡਕਰ ਦਾ ਅਧਿਐਨ ਕੀਤਾ ਹੋਵੇਗਾ ਉਨ੍ਹਾਂ ਦੇਖਿਆ ਹੋਵੇਗਾ ਕਿ ਭਗਵਾਨ ਜਗਨਨਾਥ ਜੀ ਦਾ ਮੰਦਿਰ ਅਤੇ ਉਸ ਦੀਆਂ ਪ੍ਰੰਪਰਾਵਾਂ ਦੀ ਉਹ ਬਹੁਤ ਤਾਰੀਫ ਕਰਦੇ ਸਨ ਕਿਉਂਕਿ ਉਸ ਵਿੱਚ ਸਮਾਜਿਕ ਨਿਆਂ ਸਮਾਜਿਕ ਬਰਾਬਰੀ ਸ਼ਾਮਿਲ ਸੀ ਭਗਵਾਨ ਜਗਨਨਾਥ ਗ਼ਰੀਬਾਂ ਦੇ ਦੇਵਤਾ ਹਨ ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਸ਼ਬਦ ਹੈ ਜੁੱਗਰਨੌਟ ਅਤੇ ਉਸ ਦਾ ਮਤਲਬ ਹੁੰਦਾ ਹੈ ਐਸਾ ਵਿਸ਼ਾਲ ਰੱਥ ਜਿਸ ਨੂੰ ਕੋਈ ਰੋਕ ਨਹੀਂ ਸਕਦਾ ਅਤੇ ਇਸ ਜੁੱਗਰਨੌਟ ਦੇ ਡਿਕਸ਼ਨਰੀ ਮੀਨਿੰਗ ਵਿੱਚ ਵੀ ਇਹ ਪਾਇਆ ਜਾਂਦਾ ਹੈ ਕਿ ਜਗਨਨਾਥ ਦੇ ਰੱਥ ਵਿੱਚੋਂ ਹੀ ਇਹ ਸ਼ਬਦ ਉਪਜਿਆ ਹੈ ਅਤੇ ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਦੁਨੀਆ ਨੇ ਵੀ ਜਗਨਨਾਥ ਦੀ ਇਸ ਯਾਤਰਾ ਦੀ ਆਪਣੇਆਪਣੇ ਤਰੀਕੇ ਨਾਲ ਕਿਸ ਤਰ੍ਹਾਂ ਨਾਲ ਮਹਾਨਤਾ ਸਵੀਕਾਰ ਕੀਤੀ ਹੈ ਭਗਵਾਨ ਜਗਨਨਾਥ ਜੀ ਦੀ ਯਾਤਰਾ ਦੇ ਅਵਸਰ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਭਗਵਾਨ ਜਗਨਨਾਥ ਜੀ ਦੇ ਸ਼ੁਭ ਚਰਨਾਂ ਵਿੱਚ ਪ੍ਰਣਾਮ ਵੀ ਕਰਦਾ ਹਾਂ
ਭਾਰਤ ਦੀ ਵਿਭਿੰਨਤਾ ਇਹ ਇਸ ਦੀ ਵਿਸ਼ੇਸ਼ਤਾ ਵੀ ਹੈ ਭਾਰਤ ਦੀ ਵਿਭਿੰਨਤਾ ਇਹ ਭਾਰਤ ਦੀ ਸ਼ਕਤੀ ਵੀ ਹੈ ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰੀ ਇਬਾਦਤ ਵਿੱਚ ਪਵਿੱਤਰ ਭਾਵਨਾ ਨਾਲ ਮਨਾਇਆ ਹੁਣ ਈਦ ਦਾ ਤਿਓਹਾਰ ਹੈ ਈਦ ਉਲ ਫਿਤਰ ਦੇ ਇਸ ਮੌਕੇ ਤੇ ਮੇਰੇ ਵੱਲੋਂ ਸਭ ਨੂੰ ਈਦ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ ਰਮਜ਼ਾਨ ਮਹੀਨਾ ਪੁੰਨਦਾਨ ਦਾ ਮਹੀਨਾ ਹੈ ਖੁਸ਼ੀਆਂ ਨੂੰ ਵੰਡਣ ਦਾ ਮਹੀਨਾ ਹੈ ਅਤੇ ਜਿੰਨੀਆਂ ਖੁਸ਼ੀਆਂ ਵੰਡਦੇ ਹਾਂ ਓਨੀਆਂ ਖੁਸ਼ੀਆਂ ਵੱਧਦੀਆਂ ਹਨ ਆਓ ਅਸੀਂ ਸਭ ਮਿਲ ਕੇ ਇਨਾਂ ਪਵਿੱਤਰ ਉਤਸਵਾਂ ਤੋਂ ਪ੍ਰੇਰਣਾ ਲੈ ਕੇ ਖੁਸ਼ੀਆਂ ਦੇ ਖਜ਼ਾਨਿਆਂ ਨੂੰ ਵੰਡਦੇ ਚੱਲੀਏ ਦੇਸ਼ ਨੂੰ ਅੱਗੇ ਵਧਾਉਂਦੇ ਚੱਲੀਏ

ਐਲਾਨੇ ਗਏ ਮੈਂ ਇਨਾਂ ਪੰਜਾਂ ਰਾਜਾਂ ਦੇ ਪ੍ਰਸ਼ਾਸਨ ਨੂੰ ਸ਼ਾਸਨ ਨੂੰ ਅਤੇ ਜਨਤਾਜਨਾਰਦਨ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਹਾਂ ਇਸ ਕੰਮ ਨੂੰ ਸੰਪੂਰਨ ਕਰਨ ਲਈ

ਪਿਛਲੇ ਦਿਨਾਂ ਵਿੱਚ ਇੱਕ ਬਹੁਤ ਹੀ ਉੱਤਮ ਘਟਨਾ ਮੇਰੇ ਧਿਆਨ ਵਿੱਚ ਆਈ ਜੋ ਮੈਂ ਤੁਹਾਡੇ ਸਾਹਮਣੇ ਜ਼ਰੂਰ ਕਹਿਣਾ ਚਾਹਾਂਗਾ ਇਹ ਘਟਨਾ ਹੈ ਆਂਧਰਾ ਪ੍ਰਦੇਸ਼ ਦੇ ਵਿਜੇ ਨਗਰਮ ਜ਼ਿਲ੍ਹੇ ਦੀ ਉੱਥੋਂ ਦੇ ਪ੍ਰਸ਼ਾਸਨ ਨੇ ਜਨ ਭਾਗੀਦਾਰੀ ਵਿੱਚ ਇੱਕ ਵੱਡਾ ਕੰਮ ਹੱਥ ਵਿੱਚ ਲਿਆ 10 ਮਾਰਚ ਸਵੇਰੇ 6 ਵਜੇ ਤੋਂ ਲੈ ਕੇ 14 ਮਾਰਚ ਸਵੇਰੇ 10 ਵਜੇ ਤੱਕ 100 ਘੰਟੇ ਦਾ ਨੋਨ ਸਟਾਪ ਅਭਿਆਨ ਅਤੇ ਟੀਚਾ ਕੀ ਸੀ 100 ਘੰਟੇ ਵਿੱਚ 71 ਪਿੰਡਾਂ ਪਿੰਡ ਪੰਚਾਇਤਾਂ ਵਿੱਚ 10000 ਘਰੇਲੂ ਸ਼ੌਚਾਲਿਆ ਬਣਾਉਣਾ ਅਤੇ ਮੇਰੇ ਪਿਆਰੇ ਦੇਸ਼ ਵਾਸੀਓ ਤੁਸੀਂ ਜਾਣ ਕੇ ਖੁਸ਼ ਹੋ ਜਾਓਗੇ ਕਿ ਆਮ ਜਨਤਾ ਨੇ ਅਤੇ ਸ਼ਾਸਨ ਨੇ ਮਿਲ ਕੇ 100 ਘੰਟੇ ਵਿੱਚ 10000 ਸ਼ੌਚਾਲਿਆ ਬਣਾਉਣ ਦਾ ਕੰਮ ਸਫਲਤਾਪੂਰਵਕ ਪੂਰਾ ਕਰ ਦਿੱਤਾ 71 ਪਿੰਡ ਓ
ਹੋ ਗਏ ਮੈਂ ਸ਼ਾਸਨ ਵਿੱਚ ਬੈਠੇ ਹੋਏ ਲੋਕਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਅਤੇ ਵਿਜੇ ਨਗਰਮ ਜ਼ਿਲ੍ਹੇ ਦੇ ਉਨ੍ਹਾਂ ਪਿੰਡਾਂ ਦੇ ਨਾਗਰਿਕਾਂ ਨੂੰ ਬਹੁਤਬਹੁਤ ਵਧਾਈ ਦਿੰਦਾ ਹਾਂ ਕਿ ਆਪਣੀ ਮਿਹਨਤ ਸਦਕਾ ਉਨ੍ਹਾਂ ਬੜਾ ਪ੍ਰੇਰਣਾਮਈ ਉਦਾਹਰਣ ਪੇਸ਼ ਕੀਤਾ ਹੈ ਇਨੀਂ ਦਿਨੀਂ ਮਨ ਕੀ ਬਾਤ ਵਿੱਚ ਲਗਾਤਾਰ ਮੈਨੂੰ ਜਨਤਾਜਨਾਰਦਨ ਵੱਲੋਂ ਸੁਝਾਓ ਆਉਂਦੇ ਰਹਿੰਦੇ ਹਨ NarendraModiApp ਤੇ ਆਉਂਦੇ ਰਹਿੰਦੇ ਹਨ MyGov

ਝੁਲਸਾਤਾ ਜੇਠ ਮਾਸ
ਸ਼ਰਦ ਚਾਂਦਨੀ ਉਦਾਸ
ਝੁਲਸਾਤਾ ਜੇਠ ਮਾਸ
ਸ਼ਰਦ ਚਾਂਦਨੀ ਉਦਾਸ
ਸਿਸਕੀ ਭਰਤੇ ਸਾਵਨ ਕਾ
ਅੰਤਰਘਟ ਰੀਤ ਗਯਾ
ਏਕ ਬਰਸ ਬੀਤ ਗਯਾ
ਏਕ ਬਰਸ ਬੀਤ ਗਯਾ॥
ਸੀਖਚੋਂ ਮੇਂ ਸਿਮਟਾ ਜਗ
ਕਿੰਤੂ ਵਿਕਲ ਪ੍ਰਾਣ ਵਿਹਗ
ਸੀਖਚੋਂ ਮੇਂ ਸਿਮਟਾ ਜਗ
ਕਿੰਤੂ ਵਿਕਲ ਪ੍ਰਾਣ ਵਿਹਗ
ਧਰਤੀ ਸੇ ਅੰਬਰ ਤਕ
ਧਰਤੀ ਸੇ ਅੰਬਰ ਤਕ
ਗੂੰਜ ਮੁਕਤੀ ਗੀਤ ਗਯਾ
ਏਕ ਬਰਸ ਬੀਤ ਗਯਾ
ਏਕ ਬਰਸ ਬੀਤ ਗਯਾ॥
ਪਥ ਨਿਹਾਰਤੇ ਨਯਨ
ਗਿਨਤੇ ਦਿਨ ਪਲਛਿਨ
ਪਥ ਨਿਹਾਰਤੇ ਨਯਨ
ਗਿਨਤੇ ਦਿਨ ਪਲਛਿਨ
ਲੌਟ ਕਭੀ ਆਏਗਾ
ਲੌਟ ਕਭੀ ਆਏਗਾ
ਮਨ ਕਾ ਜੋ ਮੀਤ ਗਯਾ
ਏਕ ਬਰਸ ਬੀਤ ਗਯਾ॥
ਲੋਕਤੰਤਰ ਵਿੱਚ ਪ੍ਰੇਮੀਆਂ ਨੇ ਬੜੀ ਲੜਾਈ ਲੜੀ ਅਤੇ ਭਾਰਤ ਵਰਗਾ ਦੇਸ਼ ਇੰਨਾ ਵੱਡਾ ਵਿਸ਼ਾਲ ਦੇਸ਼ ਜਦ ਮੌਕਾ ਮਿਲਿਆ ਤਾਂ ਭਾਰਤ ਦੇ ਜਨਜਨ ਦੀ ਰਗਰਗ ਵਿੱਚ ਲੋਕਤੰਤਰ ਕਿਵੇਂ ਸਮੋਇਆ ਹੈ ਚੋਣਾਂ ਦੇ ਮਾਧਿਅਮ ਨਾਲ ਉਸ ਤਾਕਤ ਦਾ ਪ੍ਰਦਰਸ਼ਨ ਕਰ ਦਿੱਤਾ ਜਨਜਨ ਦੀ ਰਗਰਗ ਵਿੱਚ ਫੈਲਿਆ ਹੋਇਆ ਇਹ ਲੋਕਤੰਤਰ ਦਾ ਭਾਵ ਇਹ ਸਾਡੀ ਵਿਰਾਸਤ ਹੈ ਇਸ ਵਿਰਾਸਤ ਨੂੰ ਅਸੀਂ ਹੋਰ ਤਾਕਤਵਰ ਕਰਨਾ ਹੈ

ਵਿੱਚ ਅਬੂ ਧਾਬੀ ਵਿੱਚ 4000 ਤੋਂ ਜ਼ਿਆਦਾ ਲੋਕਾਂ ਨੇ ਸਮੂਹਿਕ ਯੋਗ ਕੀਤਾ ਅਫ਼ਗ਼ਾਨਿਸਤਾਨ ਵਿੱਚ ਹੇਰਾਤ ਵਿੱਚ ਇੰਡੀਆ ਅਫਗਾਨ ਫ੍ਰੈਂਡਸ਼ਿਪ ਦਮ ਸਲਮਾ ਬੰਨ੍ਹ ਤੇ ਯੋਗ ਕਰਕੇ ਭਾਰਤ ਦੀ ਦੋਸਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸਿੰਗਾਪੁਰ ਵਰਗੀ ਛੋਟੀ ਜਿਹੀ ਥਾਂ ਤੇ 70 ਜਗਾ ਤੇ ਕਾਰਜਕ੍ਰਮ ਹੋਏ ਅਤੇ ਇੱਕ ਹਫਤੇ ਲਈ ਉਨ੍ਹਾਂ ਨੇ ਇੱਕ ਮੁਹਿੰਮ ਚਲਾਈ ਹੈ ਯੂ
ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ 10 ਸਟੈਂਪਸ ਕੱਢੇ ਉਨ੍ਹਾਂ 10 ਸਟੈਂਪਸ ਨੂੰ ਰਿਲੀਜ਼ ਕੀਤਾ ਯੂ
ਹੈੱਡਕੁਆਰਟਰ ਵਿੱਚ ਯੋਗ ਮਾਸਟਰਾਂ ਨਾਲ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ ਯੂ
ਦਾ ਸਟਾਫ ਦੁਨੀਆ ਦੇ ਡਿਪਲੋਮੈਟ ਹਰ ਕੋਈ ਇਸ ਵਿੱਚ ਸ਼ਰੀਕ ਹੋਇਆ
ਇਸ ਵਾਰ ਫਿਰ ਇੱਕ ਵਾਰੀ ਯੋਗ ਨੇ ਵਿਸ਼ਵ ਰਿਕਾਰਡ ਦਾ ਵੀ ਕੰਮ ਕੀਤਾ ਗੁਜਰਾਤ ਵਿੱਚ ਅਹਿਮਦਾਬਾਦ ਵਿੱਚ ਲਗਭਗ 55 ਹਜ਼ਾਰ ਲੋਕਾਂ ਨੇ ਇਕੱਠੇ ਯੋਗ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਮੈਨੂੰ ਵੀ ਲਖਨਊ ਵਿੱਚ ਯੋਗ ਦੇ ਕਾਰਜਕ੍ਰਮ ਵਿੱਚ ਸ਼ਰੀਕ ਹੋਣ ਦਾ ਮੌਕਾ ਮਿਲਿਆ ਪਰ ਪਹਿਲੀ ਵਾਰੀ ਮੈਨੂੰ ਬਰਸਾਤ ਵਿੱਚ ਯੋਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਾਡੇ ਸੈਨਿਕਾਂ ਨੇ ਸਿਆਚਿਨ ਵਿੱਚ ਵੀ ਯੋਗ ਕੀਤਾ ਜਿੱਥੇ ਮਾਈਨਸ 20 25 40 ਡਿਗਰੀ ਤਾਪਮਾਨ ਹੁੰਦਾ ਹੈ ਸਾਡੇ ਆਰਮਡ ਫੋਰਸਿਸ ਹੋਣ ਬੀ
ਹੋਵੇ ਆਈ
ਹੋਣ ਸੀ
ਹੋਵੇ ਸੀ
ਹੋਵੇ ਹਰ ਕੋਈ ਆਪਣੀ ਡਿਊਟੀ ਦੇ ਨਾਲਨਾਲ ਯੋਗ ਨੂੰ ਵੀ ਇਸ ਦਾ ਹਿੱਸਾ ਬਣਾ ਦਿੱਤਾ ਇਸ ਯੋਗ ਦਿਵਸ ਤੇ ਮੈਂ ਕਿਹਾ ਸੀ ਕਿ 3 ਪੀੜ੍ਹੀਆਂ ਕਿਉਂਕਿ ਇਹ ਤੀਸਰਾ ਅੰਤਰਰਾਸ਼ਟਰੀ ਯੋਗ ਦਿਵਸ ਸੀ ਤਾਂ ਮੈਂ ਕਿਹਾ ਸੀ ਕਿ ਪਰਿਵਾਰ ਦੀਆਂ ਤਿੰਨੋ ਪੀੜ੍ਹੀਆਂ ਇੱਕੋ ਸਮੇਂ ਇਕੱਠੇ ਯੋਗ ਕਰਦੇ ਹੋਏ ਉਸ ਦੀ ਫੋਟੋ ਸ਼ੇਅਰ ਸ਼ੇਅਰ ਕਰੋ ਕੁਝ ਟੀ
ਚੈਨਲਾਂ ਨੇ ਵੀ ਇਸ ਗੱਲ ਨੂੰ ਅੱਗੇ ਵਧਾਇਆ ਸੀ ਮੈਨੂੰ ਇਸ ਬਾਰੇ ਕਾਫੀ ਫੋਟੋਆਂ ਮਿਲੀਆਂ ਉਨ੍ਹਾਂ ਵਿੱਚੋਂ ਕੁਝ ਚੋਣਵੀਆਂ ਫੋਟੋਆਂ ਸਿਲੈਕਟਿਡ ਫੋਟੋਗ੍ਰਾਫ਼ਸ NarendraModiApp ਤੇ ਕੰਪਾਈਲ ਕਰਕੇ ਰੱਖੀਆਂ ਗਈਆਂ ਹਨ ਜਿਸ ਤਰ੍ਹਾਂ ਨਾਲ ਪੂਰੇ ਸੰਸਾਰ ਵਿੱਚ ਯੋਗ ਦੀ ਚਰਚਾ ਹੋ ਰਹੀ ਹੈ ਉਸ ਤੋਂ ਇੱਕ ਚੰਗੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਯੋਗ ਨਾਲ ਅੱਜ ਦੀ ਜੋ ਹੈਲਥ ਕੰਸ਼ੀਅਸ ਸੋਸਾਇਟੀ ਹੈ ਉਹ ਫਿਟਨੈੱਸ ਤੋਂ ਹੁਣ ਵੈਲਨੈੱਸ ਵੱਲ ਜਾਣ ਦੀ ਦਿਸ਼ਾ ਵਿੱਚ ਕਦਮ ਰੱਖ ਰਹੀ ਹੈ ਅਤੇ ਉਨ੍ਹਾਂ ਨੂੰ ਲਗ ਰਿਹਾ ਹੈ ਕਿ ਫਿਟਨੈੱਸ ਦਾ ਮਹੱਤਵ ਤਾਂ ਹੈ ਹੀ ਪਰ ਵੈਲਨੈੱਸ ਦੇ ਲਈ ਯੋਗ ਉੱਤਮ ਰਸਤਾ ਹੈ
ਸਾਊਂਡ ਬਾਈਟ
ਮਾਣਯੋਗ ਪ੍ਰਧਾਨ ਮੰਤਰੀ ਜੀ ਮੈਂ ਡਾ
ਅਨਿਲ ਸੋਨਾਰਾ ਅਹਿਮਦਾਬਾਦ ਗੁਜਰਾਤ ਤੋਂ ਬੋਲ ਰਿਹਾ ਹਾਂ ਸਰ ਮੇਰਾ ਇੱਕ ਸਵਾਲ ਹੈ ਕਿ ਹਾਲ ਵਿੱਚ ਹੀ ਕੇਰਲ ਚ ਅਸੀਂ ਤੁਹਾਡੇ ਕੋਲੋਂ ਸੁਣਿਆ ਸੀ ਕਿ ਵੱਖਵੱਖ ਥਾਵਾਂ ਤੇ ਜੋ ਬੁਕੇਟ ਏਐੱਸ ਏ ਗਿਫਟ ਅਸੀਂ ਦਿੰਦੇ ਹਾਂ ਓਹਦੀ ਜਗਾ ਸਾਨੂੰ ਚੰਗੀਆਂ ਪੁਸਤਕਾਂ ਦੇਣੀਆਂ ਚਾਹੀਦੀਆਂ ਹਨ ਏਐੱਸ ਏ memento ਇਸ ਚੀਜ਼ ਦੀ ਸ਼ੁਰੂਆਤ ਗੁਜਰਾਤ ਵਿੱਚ ਤੁਸੀਂ ਆਪਣੇ ਕਾਰਜਕਾਲ ਵਿੱਚ ਵੀ ਕਰਵਾਈ ਸੀ ਪਰ ਅਜੇ ਤੱਕ ਆਈਐਨ ਰਿਸੈਂਟ ਡੇਜ਼ ਸਾਨੂੰ ਇਹ ਜ਼ਿਆਦਾ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਤਾਂ ਕਿ ਇਸ ਬਾਰੇ ਅਸੀਂ ਕੁਝ ਕਰ ਸਕਦੇ ਹਾਂ ਕੀ ਅਸੀਂ ਇਸ ਚੀਜ਼ ਬਾਰੇ ਕੁਝ ਕਰ ਨਹੀਂ ਸਕਦੇ ਜਿਸ ਨਾਲ ਦੇਸ਼ਵਿਆਪੀ ਤੌਰ ਤੇ ਇਸ ਚੀਜ਼ ਨੂੰ ਲਾਗੂ ਕੀਤਾ ਜਾ ਸਕੇ

ਤੋਂ ਹੁਣ ਮੇਰੇ ਲਈ ਵੀ ਇਹ ਨਵੀਂ ਖ਼ਬਰ ਸੀ ਪੀ
ਨੇ ਕੀ ਮੰਗਵਾਇਆ ਹੋਵੇਗਾ ਤਾਂ ਉਸ ਨੇ ਲਿਖਿਆ ਹੈ ਕਿ ਪੀ
ਨੇ ਮੇਰੇ ਕੋਲੋਂ ਥਰਮਸ ਖਰੀਦੇ ਅਤੇ 1600 ਰੁਪਏ ਦੀ ਮੈਨੂੰ ਪੇਮੈਂਟ ਵੀ ਮਿਲ ਗਈ ਇਹ ਹੈ ਇੰਪਾਵਰਮੈਂਟ ਇਹ ਹੈ ਐਂਟਰਪ੍ਰੀਨਿਓਰਸ਼ਿਪ ਜੇਕਰ ਅਰੁਣ ਮੋਝੀ ਜੀ ਨੇ ਮੈਨੂੰ ਚਿੱਠੀ ਨਾ ਲਿਖੀ ਹੁੰਦੀ ਤਾਂ ਮੇਰਾ ਵੀ ਸ਼ਾਇਦ ਏਨਾ ਧਿਆਨ ਨਹੀਂ ਗਿਆ ਹੁੰਦਾ ਕਿ ਏਗੇਮ ਦੀ ਵਿਵਸਥਾ ਨਾਲ ਬਹੁਤ ਦੂਰ ਤੋਂ ਇੱਕ ਔਰਤ ਛੋਟਾ ਜਿਹਾ ਕੰਮ ਕਰ ਰਹੀ ਹੈ ਉਸ ਦਾ ਮਾਲ ਪ੍ਰਧਾਨ ਮੰਤਰੀ ਦਫ਼ਤਰ ਤੱਕ ਖਰੀਦਿਆ ਜਾ ਸਕਦਾ ਹੈ ਇਹੀ ਦੇਸ਼ ਦੀ ਤਾਕਤ ਹੈਇਸ ਵਿੱਚ ਪਾਰਦਰਸ਼ਤਾ ਵੀ ਹੈ ਇਸ ਵਿੱਚ ਸਸ਼ਕਤੀਕਰਨ ਵੀ ਹੈ ਐਂਟਰਪ੍ਰੀਨਿਓਰਸ਼ਿਪ ਵੀ ਹੈ ਗਵਰਨਮੈਂਟ ਇਮਾਰਕੇਟਪਲੇਸ ਜੀਈਐਮ ਮੈਂ ਜ਼ਰੂਰ ਚਾਹਾਂਗਾ ਕਿ ਜੋ ਵੀ ਇਸ ਢੰਗ ਨਾਲ ਸਰਕਾਰ ਨੂੰ ਆਪਣਾ ਮਾਲ ਵੇਚਣਾ ਚਾਹੁੰਦੇ ਹਨ ਉਹ ਉਸ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨ ਮੈਂ ਮੰਨਦਾ ਹਾਂ ਕਿ ਇਹ ਮਿਨੀਮਮ ਗਵਰਨਮੈਂਟ ਐਂਡ ਮੈਕਸੀਮਮ ਗਵਰਨੈਂਸ ਦਾ ਇੱਕ ਬਿਹਤਰੀਨ ਉਦਾਹਰਣ ਹੈ ਅਤੇ ਇਸ ਦਾ ਲਕਸ਼ ਕੀ ਹੈ ਮਿਨੀਮਮ ਪ੍ਰਾਈਸ ਅਤੇ ਜ਼ਿਆਦਾ ਤੋਂ ਜ਼ਿਆਦਾ ਸੌਖ ਕਾਰਜਕੁਸ਼ਲਤਾ ਅਤੇ ਪਾਰਦਰਸ਼ਤਾ ਮੈਕਸੀਮਮ ਈਜ਼ ਐਫੀਸ਼ੀਐਂਸੀ ਐਂਡ transparency
ਮੇਰੇ ਪਿਆਰੇ ਦੇਸ਼ ਵਾਸੀਓ ਇੱਕ ਪਾਸੇ ਅਸੀਂ ਯੋਗ ਨੂੰ ਲੈ ਕੇ ਫ਼ਖਰ ਕਰਦੇ ਹਾਂ ਤਾਂ ਦੂਜੇ ਪਾਸੇ ਅਸੀਂ ਸਪੇਸ ਸਾਇੰਸ ਵਿੱਚ ਸਾਡੀਆਂ ਜੋ ਪ੍ਰਾਪਤੀਆਂ ਹਨ ਉਸ ਦੇ ਲਈ ਵੀ ਫ਼ਖਰ ਕਰ ਸਕਦੇ ਹਾਂ ਅਤੇ ਇਹੀ ਤਾਂ ਭਾਰਤ ਦੀ ਵਿਸ਼ੇਸ਼ਤਾ ਹੈ ਕਿ ਜੇਕਰ ਸਾਡੇ ਪੈਰ ਯੋਗ ਨਾਲ ਜੁੜੇ ਹੋਏ ਜ਼ਮੀਨ ਤੇ ਹਨ ਤਾਂ ਸਾਡੇ ਸੁਪਨੇ ਦੂਰਦੂਰ ਅਸਮਾਨਾਂ ਦੇ ਉਨ੍ਹਾਂ ਉਚਾਈਆਂ ਨੂੰ ਪਾਰ ਕਰਨ ਦੇ ਲਈ ਵੀ ਹਨ ਪਿਛਲੇ ਦਿਨੀਂ ਖੇਡ ਵਿੱਚ ਵੀ ਅਤੇ ਵਿਗਿਆਨ ਵਿੱਚ ਵੀ ਭਾਰਤ ਨੇ ਬਹੁਤ ਕੁਝ ਕਰਕੇ ਦਿਖਾਇਆ ਹੈ ਅੱਜ ਭਾਰਤ ਸਿਰਫ ਧਰਤੀ ਤੇ ਹੀ ਹੈ ਪੁਲਾੜ ਵਿੱਚ ਵੀ ਆਪਣਾ ਝੰਡਾ ਲਹਿਰਾ ਰਿਹਾ ਹੈ

ਅਸੀਂ ਵੇਖ ਰਹੇ ਹਾਂ ਕਿ ਇਨੀਂ ਦਿਨੀਂ ਖੇਡਾਂ ਵਿੱਚ ਵੀ ਸਾਡੇ ਨੌਜਵਾਨਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਹੁਣ ਇਹ ਨਜ਼ਰ ਆਉਣ ਲੱਗਾ ਹੈ ਕਿ ਪੜ੍ਹਾਈ ਦੇ ਨਾਲਨਾਲ ਖੇਡਾਂ ਵਿੱਚ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣਾ ਭਵਿੱਖ ਦਿਸਣ ਲੱਗਾ ਹੈ ਅਤੇ ਸਾਡੇ ਖਿਡਾਰੀਆਂ ਦੇ ਕਾਰਨ ਉਨ੍ਹਾਂ ਦੀ ਹਿੰਮਤ ਦੇ ਕਾਰਨ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਕਾਰਨ ਦੇਸ਼ ਦਾ ਵੀ ਨਾਮ ਰੋਸ਼ਨ ਹੁੰਦਾ ਹੈ ਹਾਲ ਵਿੱਚ ਹੀ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਓਪਨ ਵਿੱਚ ਆਪਣੀ ਜਿੱਤ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ ਮੈਂ ਇਸ ਪ੍ਰਾਪਤੀ ਦੇ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੰਦਾ ਹਾਂ ਮੈਨੂੰ ਕੁਝ ਦਿਨ ਪਹਿਲਾਂ ਐਥਲੀਟ ਪੀ
ਊਸ਼ਾ ਜੀ ਦੇ ਉਸ਼ਾ ਸਕੂਲ ਓਐਫ ਐਥਲੈਟਿਕਸ ਦੇ ਸਿੰਥੈਟਿਕ ਟ੍ਰੈਕ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਸੀ ਅਸੀਂ ਖੇਡ ਨੂੰ ਜਿੰਨਾ ਬੜ੍ਹਾਵਾ ਦੇਵਾਂਗੇ ਇਸ ਨਾਲ ਸਪੋਰਟਸ ਸਪੋਰਟਸਮੈਨ ਸਪਿਰਿਟ ਵੀ ਪੈਦਾ ਹੁੰਦੀ ਹੈ ਖੇਡਾਂ ਸ਼ਖਸੀਅਤ ਦੇ ਵਿਕਾਸ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਵੀ ਖੇਡਾਂ ਦਾ ਬਹੁਤ ਮਹੱਤਵ ਹੈ ਦੇਸ਼ ਵਿੱਚ ਯੋਗ ਲੋਕਾਂ ਦੀ ਕੋਈ ਕਮੀ ਨਹੀਂ ਹੈ ਜੇਕਰ ਸਾਡੇ ਪਰਿਵਾਰ ਵਿੱਚ ਵੀ ਬੱਚਿਆਂ ਦੀ ਖੇਡ ਵਿੱਚ ਰੁਚੀ ਹੈ ਤਾਂ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਉਨ੍ਹਾਂ ਨੂੰ ਮੈਦਾਨ ਵਿੱਚੋਂ ਚੁੱਕ ਕੇ ਕਮਰੇ ਵਿੱਚ ਬੰਦ ਕਰਕੇ ਕਿਤਾਬਾਂ ਪੜ੍ਹਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਉਹ ਪੜ੍ਹਾਈ ਵੀ ਕਰਨ ਉਸ ਵਿੱਚ ਵੀ ਅੱਗੇ ਵਧ ਸਕਦੇ ਹਨ ਤਾਂ ਵਧਣ ਪਰ ਜੇਕਰ ਖੇਡ ਵਿੱਚ ਉਨ੍ਹਾਂ ਦੀ ਸਮਰੱਥਾ ਹੈ ਰੁਚੀ ਹੈ ਤਾਂ ਸਕੂਲ ਕਾਲਜ ਪਰਿਵਾਰ ਆਸਪਾਸ ਦੇ ਲੋਕ ਹਰ ਕਿਸੇ ਨੂੰ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਗਲੇ ਓਲੰਪਿਕ ਦੇ ਲਈ ਹਰ ਕਿਸੇ ਨੂੰ ਸੁਪਨੇ ਸਜਾਉਣੇ ਚਾਹੀਦੇ ਹਨ
ਮੇਰੇ ਪਿਆਰੇ ਦੇਸ਼ ਵਾਸੀਓ ਫਿਰ ਇੱਕ ਵਾਰ ਬਰਸਾਤ ਰੁੱਤ ਲਗਾਤਾਰ ਤਿਓਹਾਰਾਂ ਦਾ ਮਾਹੌਲ ਇੱਕ ਤਰ੍ਹਾਂ ਨਾਲ ਇਸ ਸਮੇਂ ਦੀ ਸੰਵੇਦਨਾ ਹੀ ਨਵੀਂ ਹੁੰਦੀ ਹੈ ਮੈਂ ਫਿਰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਅਗਲੀ ਵਾਰੀ ਮਨ ਕੀ ਬਾਤ ਵਿੱਚ ਫਿਰ ਕੁਝ ਗੱਲਾਂ ਕਰਾਂਗਾ
ਨਮਸਕਾਰ